ਹਾਂਜੀ ਹਾਂਜੀ ਜਿਹੜੇ ਛੋਟੇ ਆ ਤੁਸੀਂ ਸਰਸਾ ਨਦੀ ਬਾਰੇ ਸੁਣਿਆ ਸਰਸਾ ਨਦੀ ਤੇ ਕਹਿੰਦੇ ਇਹਨਾਂ ਦਾ ਵਿਛੋੜਾ ਪੈ ਗਿਆ ਸਾਰੇ ਪਰਿਵਾਰ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਜਿਹੜੇ ਇਹਨਾਂ ਦੀ ਮਾਤਾ ਗੁਜਰੀ ਜੀ

ਹਾਂਜੀ ਤੇ ਜਿਹੜੇ ਆਪਣੇ ਗੁਰੂ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਓਹਨਾ ਨੇ ਕਿਲਾ ਛੱਡ ਕੇ ਓ ਜੰਗਲਾਂ ਦੇ ਜਿਹੜੇ ਮਾਝੀ ਵੱਲ ਓਧਰ ਜੰਗਲਾਂ ਵਿੱਚ ਚੱਲੇ ਗਏ ਸੀ ਤੇ ਉਸ ਤੋਂ ਬਾਅਦ ਠੰਡੇ ਬੁਰਜੇ ਤੇ ਜਿਹੜੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਨੇ ਹਾਂਜੀ

ਹਾਂਜੀ ਓਹਨਾ ਨੂੰ ਫੜ ਲਿਆ ਸੀ ਓਹਨਾ ਨੂੰ ਇਸ ਕਰਕੇ ਫੜਿਆ ਸੀ ਕਿਉਕਿ ਜਿਹੜੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਔਰੰਗਜੇਬ ਸੀ ਓਹਨਾ ਦੇ ਭਰਾ ਨੂੰ ਮਾਰਿਆ ਸੀ ਮਤਲਬ ਹਾਂਜੀ ਓ ਲੋਕਾਂ ਤੇ ਕਾਫੀ ਜ਼ੁਲਮ ਵਗੈਰਾ ਕਰਦਾ ਸੀ ਕਹਿਣ ਦਾ ਭਾਵ ਅਤਯਾਚਾਰ ਕਰਦਾ ਸੀ ਇਸ ਕਰਕੇ ਓਹਨਾ ਨੇ ਗੁਰੂ ਗੁਰੂ ਜੀ ਨੇ ਓਹਨਾ ਦੇ ਭਰਾ ਨੂੰ ਮਾਰਿਆ ਸੀ ਤੇ ਉਹ

But ਏਦਾਂ ਕੋਈ ਨੀ ਸੀ ਓਹਨਾ ਨੇ ਕਿਹਾ ਕੋਈ ਗੱਲ ਨੇ ਜੇ ਓ ਸ਼ਹੀਦ ਹੁੰਦੇ ਆ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਵੇ ਆਪਣੇ ਸਿੱਖ ਕੌਮ ਲਈ ਹੁੰਦੇ ਆ ਤਾ ਮੈਨੂੰ ਕੋਈ ਉਹ ਨਹੀਂ ਹਾਂਜੀ ਹਾਂਜੀ ਤੇ ਬਿਲਕੁਲ ਤੇ ਜਿਹੜੇ ਠੰਡੇ ਬੁਰਜੇ ਦੀ ਗੱਲ ਕਰਦੇ ਆ ਮੋਤੀ ਰਾਮ ਮੇਹਰਾ ਦੀ ਦਲੇਰੀ ਏ ਸੀ ਜਦੋ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਓਥੇ ਠੰਡੇ ਬੁਰਜੇ ਵਿਚ ਕੈਦ ਕੀਤਾ ਸੀ ਨਾ ਤੇ ਔਰੰਗਜੇਬ ਕਿਸੇ ਨੂੰ ਓਥੇ ਆਣ ਨੀ ਦਿੰਦਾ ਸੀ ਮਤਲਬ ਕਿਸੇ ਨੂੰ ਮਾਤਾ ਜੀ ਤੇ ਛੋਟੇ ਸਾਹਿਬਜਾਦਿਆਂ ਨੂੰ ਮਿਲਣ ਨਹੀਂ ਦਿੰਦਾ ਸੀ ਹਾਂਜੀ ਸਰਦੀਆਂ ਵਿੱਚ ਤੁਹਾਨੂੰ ਪਤਾਉਤੋਂ ਕਹਿ ਕੀਨੀ ਠੰਡ ਸੀ ਕਾਫੀ ਉਚਾਈ ਹੁਣ ਤਾ ਚਲੋ ਨੀਵਾਂ ਕਰਤਾ ਤਾ ਕਾਫੀ ਪੱਧਰਾ ਬਣਾ ਤਾ But ਓਦੋ ਪਹਿਲਾ ਬੜਾ ਉਚਾ ਸੀ ਬਹੁਤ ਤੇ ਓਦੋ ਜਦੋ ਸਰਦੀਆਂ ਦੀ ਰੁੱਤ ਦੇ ਵਿੱਚ ਕਹਿ ਲਈਏ ਮਤਲਬ ਬਹੁਤ ਠੰਡ ਹੁੰਦੀ ਸੀ ਦਸੰਬਰ ਦੇ ਮਹੀਨੇ ਵਿੱਚ ਆਪਾ ਨੂੰ ਪਤਾ ਕਿੰਨੀ ਠੰਡ ਹੁੰਦੀ ਆ

ਉਹ ਤਿਨ ਮਤਲਬ ਓਹਨਾ ਨੂੰ ਤਿਨ ਦਿਨ ਪੂਰੇ ਤਿਨ ਦਿਨ ਓਥੇ ਕੈਦ ਕਰਕੇ ਰੱਖਿਆ ਸੀ

ਓਥੇ ਤਿਨ ਤਿਨ ਦਿਨ ਓਥੇ ਕਚਹਿਰੀਆਂ ਲੱਗਦੀਆਂ ਜਿਵੇ ਹੁਣ ਅੱਪਾ ਮੋਤੀ ਅ ਮੋਤੀਰਾਮ ਮੇਹਰ ਜੀ ਦੀ ਗੱਲ ਕਰਦੇ ਆ ਇਹਨਾਂ ਨੇ ਨਾ ਓਥੇ ਵਜ਼ੀਰ ਖਾਂ ਦੇ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਮਤਲਬ ਕਹਿ ਦਈਏ ਸੱਚੇ ਸਿੱਖ ਹੋਣ ਦੇ ਨਾਤੇ ਵੀ ਓਹਨਾ ਨੂੰ ਦੁੱਧ ਪਿਲਾਉਣ ਜਾਂਦੇ ਹੁੰਦੇ ਸੀ ਸ਼ਹਾਦਤ ਸ਼ਹਾਦਤ ਤਾ ਜਿਵੇ ਹੁਣ ਅੱਪਾ ਮੈਂ ਤੋਹਾਨੂ ਪਹਿਲਾ ਦਸ ਕੇ ਹੱਟੀ ਆ ਵੀ ਜਿਹੜੇ ਕਾਜੀ ਸ਼ੇਰ ਖਾ ਸੀ ਓਹਨਾ ਦੇ ਰਵਈਏ ਨੂੰ ਦੇਖਦੇ ਹੋਏ ਤੇ ਜਿਹੜਾ ਵਜ਼ੀਰ ਖਾ ਸੀ ਓਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ ਓਨੂੰ ਏਦਾਂ ਸੀ ਵੀ ਕੇ ਬੱਚੇ ਨੇ ਹਾਂਜੀ ਵੀ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਵੀ ਦੁਸ਼ਮਣੀ ਇਹਨਾਂ ਪਿਤਾ ਪਿਤਾ ਨਾਲ ਹੈ But ਓਦਾਂ ਨੇ ਜਿਹੜਾ ਔਰੰਗਜੇਬ ਸੀ ਓਹਨੂੰ ਕੋਈ ਏਦਾਂ ਨਹੀਂ ਸੀ ਓਹਨੂੰ ਏਦਾਂ ਸੀ ਵੀ ਵੀ ਨਹੀਂ ਵੀ ਬਿਲਕੁਲ ਮੈਂ ਤਾ ਜੋ ਕਰਨਾ ਆ ਮੈਂ ਕਰਨਾ ਆ ਵੀ ਜੇ ਮੈਂ ਏਹਨਾਂ ਨੂੰ ਕੁਝ ਕਹੁ ਅ ਕਰਾਂਗਾ ਤਾ ਇਹਨਾਂ ਦੇ ਪਿਤਾ ਜੀ ਖੁਦ ਆਉਣਗੇ ਫਿਰ ਜਿਹੜਾ ਕਾਜੀ ਤੋਂ ਓਹਨਾ ਨੇ ਪੁੱਛਿਆ ਸੀ ਵਜ਼ੀਰ ਖਾਂ ਨੇ ਓਹਨਾ ਨੂੰ ਕਿ ਸਜਾ ਦਿੱਤੀ ਜਾਵੇ ਫਿਰ ਜਿਹੜਾ ਕਾਜ਼ੀ ਦੇ ਫਤਵਾ ਸੀ ਨਾ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 ਮਤਲਬ ਤਿਨ ਦਿਨ ਉਹ ਕਚੈਰੀ ਦੇ ਵਿੱਚ ਓਹਨਾ ਨੂੰ ਮਤਲਬ ਓਹਨਾ ਨੂੰ ਕੈਦ ਕੀਤਾ ਸੀ ਨਾ ਓਦੋ ਤਿਨ ਦਿਨ ਓਹਨਾਂ ਨੂੰ ਜਿਹੜਾ ਔਰੰਗਜੇਬ ਸੀ ਹਾਂਜੀ ਉਹ ਆਪਣੇ ਓਦੇ ਵਿੱਚ ਸੂਬੇ ਦੇ ਵਿੱਚ ਬੁਲਾਉਂਦਾ ਹੁੰਦਾ ਸੀ ਓਹਨਾ ਨੂੰ ਛੋਟੇ ਸਾਹਿਬਜਾਦਿਆਂ ਨੂੰ But ਉਹ ਫੇਰ ਵੀ ਡਰੇ ਨਹੀਂ ਸੀ ਕਿਉਕਿ ਓਹਨਾ ਨੂੰ ਵੀ ਕਹਿ ਰਹੇ ਸੀ ਕਿ ਸਾਡਾ ਧਰਮ ਕਾਬੁਲ ਕਰੋ But ਕਿਹਾ ਸੀ ਵੀ ਨਹੀਂ ਅਸੀਂ ਇਹ ਨਹੀਂ ਕਰ ਸਕਦੇ ਹਾਂਜੀ ਵੀ ਅਸੀਂ ਮਰਨਾ ਮੰਜੂਰ ਕਰਲਾਂਗੇ ਪ੍ਰਾਸ਼ੀ ਧਰਮ ਨੂੰ Change ਕਰਾਇਆ

Hello ਹਾਂਜੀ ਕੁਝ ਆਇਆ ਤਾ ਮੈਨੂੰ ਦੱਸ ਦਿਓ

ਦੇ ਅਨਪੜ ਅੰਗ ਹੈ ਤੇ ਪੇਂਡੂ ਲੋਕ ਜੋ ਮਨੋਰੰਜਨ ਦਾ ਮੁਖ ਸਾਧਨ ਰਿਹਾ ਹੈ ਖੇਡਾਂ ਮਨੁੱਖ ਦੀਆਂ ਮੌਤ ਹਨ l ਮਨੁੱਖ ਆਦਿ ਕਾਲ ਤੋਂ ਹੀ ਖੇਡੀ ਖੇਡ ਆਈਆਂ ਹਨ ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਾਂ ਦਾ ਗੁਨ ਭਰਿਆ ਹੈ ਆਪਣੇ ਤਕ ਦੇ ਸੁਭਾਅ ਅਨੁਸਾਰ ਉਸ ਨੇ ਆਪੋ ਆਪਣੀਆਂ ਖੇਡਾਂ ਦੀਆਂ ਸਿਮਰਜਾਂ ਕੀਤੀਆਂ ਹਨ ਹੈ ਖੇਡਾਂ ਖੇਡਣਾਂ ਇਕ ਕੰਮ ਕਰਮ ਹੈ ਇਹ ਮਨੁੱਖ ਦੇ ਸਰ~ ਸਬਰ ਪੱਖੀ ਸਬਰ ਪੱਖੀ ਵਿਕਾਸ ਦਾ ਮਹੱਤਵਪੂਰਨ ਹਨ l ਬੱਚੇ ਦੇ ਜਨਮ ਦਿਨ ਦਾ ਨਾਲ ਬੱਚੇ ਦੀ ਖੇਡਣ ਪ੍ਰੀਕਿਰਤਾ ਹੋ ਜਾਂਦੀ ਹੈ ਜੋ ਜਿਵੇਂ ਕੁਝ ਦਿਨਾਂ ਦਾ ਬੱਚਾ ਇਹ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 ਸੂਚਕ ਹਨ ਖੇਡਾਂ ਕੇਵਲ ਸ਼ਰੀਰਿਕ ਸ਼ਰੀਰਿਕ ਕਸਰਤ ਲਈ ਹੀ ਨਹੀਂ ਹੁੰਦੀਆਂ ਹੀ ਨੀ ਖੇਡੀਆਂ ਜਾਂਦੀਆਂ ਬਲਕਿ ਇਹ ਲੋਗ ਦੇ ਮਨੋਰੰਜਨ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹੁੰਦਾ ਹਨ ਖੇਡਾਂ ਜਿੱਥੇ ਮਨੁੱਖ ਨੂੰ ਸ਼ਰੀਰਿਕ ਬਲ ਹਨ ਓਥੇ ਰੂਹ ਨੂੰ ਵੀ ਖੁਸ਼ੀ ਅਤੇ ਥੋੜਾ ਪ੍ਰਧਾਨ ਕਰਿਆ ਹੈ ਜਿਸ ਨਾਲ ਵੱਧਦਾ ਹੈ ਅਤੇ ਜੀਵਨ ਪ੍ਰਤੀਕ ਮੁਕਾਬਲਾ ਕਰਨ ਦੀ ਪੈਂਦੀ ਹੁੰਦੀ ਹੈ, ਖੇਡਾਂ ਮਨੁੱਖ ਨੂੰ ਨੂੰ ਸਿੱਖ ਰਹਿਣ ਦੀ ਲਈ ਪ੍ਰਦਾਨ ਕੀਤੀ ਹਨ ਜਿਸ ਕਰਕੇ ਇਹ ਸ਼~ ਸ਼ਰੀਰਿਕ ਨੂੰ ਪ੍ਰਦੂਸ਼ਣ ਚਿੱਤ ਅਤੇ ਸ਼ਰੀਰਿਕ ਵੀ ਬਣਾਉਂਦੀ ਹਨ ਖੇਡਣ ਖੇਡਾਂ ਕੇਵਲ ਨੌਜਵਾਨਾਂ ਦੇ ਦੇ ਵਾਯੂ ਵਿਕਸਿਤ ਦਾ ਹਨ ਇਹਨਾਂ ਬਾਲਿਕ ਕਮਜ਼ੋਰ ਸ਼ਰੀਰਿਕ ਵਾਲਿਆਂ ਦੇ ਸ਼ਰੀਰਿਕ ਸ਼ਕਤੀ ਤੋਂ ਹੁੰਦੀ ਹਨ ਭਾਵੇਂ ਇੱਕ ਖੇ~ ਲੋਕ ਖੇਡਾਂ ਨੂੰ ਮਨੋਰੰਜਨ ਦੇ ਸੰਗਲੀ, ਸਾਧਨ ਮਨਨ ਹਨ ਪ੍ਰੰਤੂ ਖੇਡਾਂ ਆਪਣੇ ਦੇ ਵੀ ਹਨ ਸੋ ਖੇਡਾਂ ਮਨੁੱਖ ਦੇ ਸ਼ਰੀਰਿਕ ਤੇ ਮਨੋਰੰਜਨ ਤੋਂ ਲੋੜ ਤੇ ਜੀਵਨ ਦੀਆਂ ਜਰੂਰੀ ਲੋੜਾਂ ਜ~ ਜੀਵਨ ਦੀਆਂ ਜਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਭਾਵੇ ਕੋਈ ਵਿਧਾਨ ਲੋਕ ਖੇਡਾਂ ਨੂੰ ਮਨੋਰੰਜਨ ਦੇ ਲਈ ਪ੍ਰਧਾਨ ਹੁੰਦੇ ਹਨ ਪ੍ਰੰਤੂ ਖੇਡਾਂ ਆਪਣੇ ਬਲ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 ਦਿੱਤੇ ਜਾਂਦੇ ਸਬਰ ਸੁਭਾਪਨ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

ਲੋਕ ਖੇਡਾਂ ਸੈਂਕੜਿਆਂ ਦੀ ਗਿਣਤੀ ਵਿਚ ਉਪਲਬਧ ਹਨ ਜਿਨਾਂ ਵਿਚ ਪੰਜਾਬੀ ਸਭਿਆਚਾਰਕ ਦੀ ਝਲਕ ਸਾਫ ਹੁੰਦੀਆਂ ਹਨ ਪੰਜਾਬੀਆਂ ਦਾ ਸੁਭਾਅ ਰਹਿਣ ਸਹਿਣ ਖਾਣ ਪੀਣ ਤੇ ਨਿਜੀ ਕਾਰਜਾਂ ਕਿਸਮਾਂ ਉਹਨਾਂ ਲੋਕ ਖੇਡਾਂ ਵਿਚ ਉੱਚ ਕੋਟ ਹਨ ਖੇਡ ਕਰੇਟਾਂ ਕਾਰਜਾਂ ਵਿਧੀ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

ਕੋਈ ਸਮਾਂ ਨੀ ਰਹਿਣ ਗਰਮੀ ਚਾਹੇ ਦੁਪਹਿਰਾ ਸ਼ਾਮ ਰਾਤ ਵਿੱਚ ਖੁੱਲੇ ਵੇਹੜੇ, ਗਲੀਆਂ ਜਹਾਂ, ਟਾਹਲੀਆਂ ਬਰੋਟਿਆਂ ਦੀ ਛਾਵਾਂ ਤੇ ਕਿਸੇ ਦੀ ਮੁਕਲ ਥਾਂ ਥਾਂ ਉਪਲਬਧ ਦੇ ਦਿੱਤੀ ਹੈ ਬੱਚਿਆਂ ਵਿਚ ਸੰਵਿਧਾਨ ਨੇਕ ਨੇਕੀਆਂ ਇਨਸਾਫ ਭੇਦ ਵਾਲੀਆਂ, ਤੇ ਮੁਕਲਾਵੇ ਦੀ ਭਾਵਨਾ ਵਰਗੇ ਨਿਜੀ ਗੁਨ ਇਹਨਾਂ ਖੇਡਾਂ ਦ~ ਦਵਾਰਾ ਹੀ ਕਰਦੇ ਹਨ, ਬੱਚਿਆਂ ਆਮ ਕਰਕੇ ਬਹੁ ਛੂੰਹਣ ਵਾਲੀਆਂ ਖੇਡਾਂ ਖੇਡਦੇ ਹਨ ਬੁੱਢੀ ਮਾਈ, ਭੰਗੜਾ, ਭੁਗਾਰੀਆਂ ਉਲਟ ਬਾਕੀ ਨੀਚ, ਨੀਚ ਢੋਲਾ, ਪੱਖੀ ਹੋਰ ਵੀ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਖੇਡਣ ਸਮੇ ਕਿਸੇ ਨਾ ਕਿਸੇ ਦੀ ਦਾਈ,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 ਵੀ ਆਖਦੇ ਹਨ ਦਾਈ ਨੂੰ ਤੌਰ ਤੇ ਨਾਂ ਵਖੇਰੇ ਵਖੇਰੇ ਹਨ। ਸਬਤੋਂ ਪਹਿਲਾਂ ਦਾਈ ਕੌਣ ਦਵੇ, ਇਸ ਦੇ ਲਈ ਪੁ~ ਪੁਗਾਟਾ ਕਰਨ ਦਾ ਨਿਯਮ ਹੈ ਇਹ ਖੇਡਣ ਵਾਲੇ ਸਾਰੇ ਬੱਚੇ ਇਕ ਗੋਲ ਚੱਕਰ ਬਣਾ ਕੇ ਖੜੇ ਹੋ ਜਾਂਦੇ ਹਨ ਉਹਨਾਂ ਵਿਚ ਇਕ ਜਾਂ ਇਕੱਲੇ ਇਕੱਲੇ ਬੱਚੇ ਨੂੰ ਛਾਤੀ ਤੇ ਆਪਣੇ ਉਂਗਲ ਮਾਰ ਹੋਈ ਤਾਂ ਇਹ ਆਖਰੀ ਸ਼ਬਦ ਤੇ ਹੱਥ ਲੱਗਣ ਵਾਲੀ ਉਪਕ ਜਾਂਦੀ ਹੈ ਇਸ ਤਰਾਹ ਬਾਰ ਬਾਰ ਇਹ ਪੰਜ ਬੋਲਦੇ ਜਾਂਦੇ ਹਨ ਪੁੱਛਣ ਤੇ ਲੋਕ ਹੋਰ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 ਵਾਲੇ ਬੱਚੇ ਹਨ ਜੇਕਰ ਇਹਨਾਂ ਵਿਚੋਂ ਦੋ ਦੋ ਹੱਥ ਪਿਛੇ ਤੇ ਇੱਕ ਦਾ ਹੱਥ ਸਿਧੇ ਹੋਵੇ ਤਾਂ ਸਿਧੇ ਹੱਥ ਵਾਲੇ ਸਮਝੇ ਜਾਂਦੇ ਹਨ ਇਸ ਤਰਾਂ ਬੱਚੇ ਬਾਰ ਬਾਰੀਆਂ ਪੁੱਛਦੇ ਹਨ ਜਿਹੜਾ ਪੱਗ ਹੋਇਆ ਉਸ ਦਾ ਉਸ ਦੀ ਥਾਂ ਹੋਰ ਖੇਡਾਂ ਵਾਲੇ ਬੱਚਿਆਂ ਆ ਕੇ ਹੱਥ ਫੜਦੇ ਹਨ ਇਸ ਤਰਾਂ ਜੋ ਸਾਰੇ ਬੱਚੇ ਅਪ~ ਜਾਂਦੇ ਹਨ ਤੱਕ ਜਿਹੜੇ ਬੱਚੇ ਪਿਛੇ ਰਹਿ ਗਏ ਉਹ ਉਸ ਦੇ ਦਾਈ ਉਸਦੇ ਸਿਰ ਦਾਈ ਆ ਜਾਂਦੀ ਹੈ ਕਈ ਲੋਗ ਖੇਡਾਂ ਜਿਵੇ ਕਬੱਡੀ ਸ਼ੱਕਰ ਭੱਜੀ ਹੋਰ ਅੰਨ, ਤੇ ਟਿੱਬਲੇ ਆਦਿ ਟੋਲੀਆਂ ਬਣਾ ਕੇ ਖੇਡਦੇ ਖੇਡੀਆਂ ਜਾਂਦੀਆਂ ਹਨ ਪਰ ਕਈ ਵਾਰ ਉਹ ਟੋਲਾ ਸਹੀ ਢੰਗ ਨਾਲ ਨਹੀਂ ਬਣਦਾ ਚੌਣ ਸਮੇਂ ਝਗੜਾ ਹੋ ਜਾਂਦਾ ਹੋ ਜਾਣ ਦਾ ਡਰ ਰਹਿੰਦਾ ਹੈ ਟੋਲਿਆਂ ਦਾ ਅਮ ਟੋਲਿਆਂ ਦੀ ਚੌਣ ਲਈ ਵੀ ਬਣਿਆ ਹੋਇਆ ਹੈ ਜਿਸਨੂੰ ਆਖਰੀ ਜਿਸ ਨੂੰ ਜਿਸ ਜਿੰਨਾਂ ਬੱਚਿਆਂ ਖੇਡਣ ਅਨੁਸਾਰ ਉਹਨਾਂ ਕਿਤੇ ਥਾਂ ਤੇ ਇਕੱਠੇ, ਇਕੱਠੇ ਹੋ ਕੇ ਬੈਠ ਜਾਂਦੇ ਹਨ ਉਹਨਾਂ ਵਿਚ ਦੇ ਦੋ ਜਾਣੇ ਜਾਣੇ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

ਤਾਂ ਉਹ ਦੋਵੇਂ ਇੱਕ ਪਿੱਛੇ ਇਕ ਟੋਲੇ ਦਾ ਮੁਖੀ ਚਾਂਦੀ ਮੰਗ ਲੈਂਦੇ ਹਨ ਤੇ ਚਾਂਦੀ ਬਣੇ ਬੱਚਿਆਂ ਨੂੰ ਦੀ ਟੋਲੀ ਵਿਚ ਬੈ~ ਜਾ ਬੈਠਦੇ ਹਨ ਹੈ ਤੇ ਦੂਜੇ ਟੋਲੇ ਦੂਜੇ ਟੋਲਿਆਂ ਦੀ ਮੁਖੀ ਕੋਲ ਕੋਲ ਚਲੇ ਜਾਂਦੇ ਹਨ ਇਸ ਤਰਾਂ ਵਾਰੀ ਵਾਰੀ ਚੌਣ ਕਰਵਾਂਦੇ ਹਨ ਚੌਣ ਕਰਵਾਣ ਦੀ ਰੀਤੀ ਬੜਾ ਹੀ, ਬੜੀ ਦਿਲਚਸਪ ਹੁੰਦੀ ਹੈ ਖੇਡਣ ਸਮੇਂ ਛੂਹੇ ਜਾਨ ਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮਿਤੀ ਨ~ ਮੈਂ ਹਰ ਰੋਜ਼੍ਹ ਸਵੇਰੇ ਜਲਦੀ ਉੱਠ ਜਾਂਦੀ ਸੀ ਤੇ ਆਪਣੇ ਰੋਜ਼ਾਨਾ ਦੇ ਕੰਮਕਾਜ ਕਰਨੇ ਸ਼ੁਰੂ ਕਰ ਦਿੰਦੀ ਸੀ। ਪਰ ਅੱਜ ਮੇਰਾ ਮੰਜੇ ਤੋਂ ਉੱਠਣ ਨੂੰ ਮਨ ਨਹੀਂ ਸੀ ਕਰ ਰਿਹਾ। ਨੀਂਦ ਤਾਂ ਮੇਰੀ ਰੋਜ਼ਾਨਾ ਦੀ ਤਰ੍ਹਾਂ ਜਲਦੀ ਖੁੱਲ੍ਹ ਗਈ ਸੀ। ਬੱਸ ਮੰਜੇ ਤੋਂ ਉੱਠਣ ਦੀ ਹਿੰਮਤ ਨਹੀਂ ਸੀ ਹੋ ਰਹੀ। ਥੋੜ੍ਹੀ ਦੇਰ ਪਏ-ਪਏ ਮੈਂ ਛੱਤ ਵੱਲ ਵੇਖਦੀ ਰਹੀ। ਜਦੋਂ ਥੋੜ੍ਹੀ ਬੇਚੈਨੀ ਲੱਗੀ ਤਾਂ ਮੈਂ ਉੱਠ ਗਈ। gas ਤੇ ਚਾਹ ਦਾ ਪਾਣੀ ਰੱਖਣ ਤੋਂ ਬਾਅਦ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 ਪਤਾ ਨਹੀਂ ਕਿਸ ਨੇ ਲਿਖੀ ਹੈ ਤੇ ਇਸ ਤਰ੍ਹਾਂ ਚਿੱਠੀ ਭੇਜਣ ਦਾ ਕੀ ਕਾਰਨ ਹੋ ਸਕਦਾ ਹੈ। ਪਰ ਜੇਕਰ ਬਿਨਾਂ ਪੜ੍ਹੇ ਸੁੱਟ ਦਿੱਤੀ ਤਾਂ ਹਜ਼ਾਰਾਂ ਸਵਾਲ ਮਨ ਵਿੱਚ ਚਲਦੇ ਰਹਿਣਗੇ। ਇੱਕ ਝਟਕੇ ਵਿੱਚ ਹੀ ਮੈਂ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਪਿਆਰੀ ਦੀਦੀ, ਮੈਂ ਉਹ ਅਭਾਗਾ ਚੋਰ ਹਾਂ ਜਿਸਨੇ ਤਿੰਨ ਦਿਨ ਪਹਿਲਾਂ ਤੁਹਾਡੇ ਘਰ ਵਿੱਚ ਪਾੜ ਲਗਾ ਕੇ lakhs ਰੁਪਏ ਦੀ ਨਗਦੀ ਤੇ ਸੋਨਾ, ਚਾਂਦੀ ਤੇ ਗਹਿਣਿਆਂ ਦੀ ਚੋਰੀ ਕੀਤੀ ਸੀ। ਪਹਿਲੀ line ਪੜ੍ਹਦੇ ਹੀ ਮੈਨੂੰ ਗੁੱਸਾ ਚੜ੍ਹ ਗਿਆ ਸੀ। ਮੇਰਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ। ਪਿਛਲੇ ਤਿੰਨ ਦਿਨ ਪਹਿਲਾਂ ਜੋ ਵੀ ਹੋਇਆ ਉਹ ਸਾਰਾ ਮੇਰੀਆਂ ਅੱਖਾਂ ਸਾਹਮਣੇ ਇੱਕ film ਦੀ ਤਰ੍ਹਾਂ ਚੱਲ ਰਿਹਾ ਸੀ। ਚਿੱਠੀ ਵਿੱਚ ਅੱਗੇ ਲਿਖਿਆ ਸੀ, ਮੈਂ ਜਾਣਦਾ ਹਾਂ ਕਿ ਮੇਰਾ ਆਪਣੇ ਜ਼ੁਰਮ ਨੂੰ ਮੰਨਣਾ, ਤੁਹਾਡੇ ਗੁੱਸੇ ਨੂੰ ਵਧਾ ਦੇਵੇਗਾ ਤੇ ਤੁਹਾਨੂੰ ਹੈਰਾਨੀ ਵੀ ਹੋਵੇਗੀ ਕਿ ਇੱਕ ਚੋਰ ਤੁਹਾਨੂੰ ਚਿੱਠੀ ਲਿਖਣ ਦੀ ਹਿੰਮਤ ਕਰ ਰਿਹਾ ਹੈ। ਤੁਹਾਡਾ ਗੁੱਸਾ ਹੋਣਾ ਜਾਇਜ਼ ਹੈ। ਕਿਉਂ ਕਿ ਮੈਂ ਤੁਹਾਡੇ ਜੀਵਨ ਭਰ ਦੀ ਕਮਾਈ ਲੁੱਟ ਕੇ ਤੁਹਾਡੇ ਤੇ ਤੁਹਾਡੇ ਪਰਿਵਾਰ ਦਾ ਦਿਲ ਦੁਖਾਇਆ ਸੀ। ਕੱਲ੍ਹ ਯਾਨੀ ਚੋਰੀ ਦੀ ਘਟਨਾ ਤੋਂ ਇੱਕ ਦਿਨ ਬਾਅਦ ਤੁਹਾਡੇ ਘਰ ਹੋਈ ਚੋਰੀ ਦੀ ਘਟਨਾ ਦੀ ਖਬਰ ਅਖਬਾਰ ਵਿੱਚ ਪੜ੍ਹੀ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਅਤੇ ਅਫ਼ਸੋਸ ਵੀ ਬਹੁਤ ਹੋਇਆ। ਮੇਰੀ ਇਸ ਕਰਤੂਤ ਨਾਲ ਤੁਹਾਡਾ ਵਿਆਹ ਵੀ ਟੁੱਟ ਗਿਆ ਜੋ ਅਗਲੇ ਮਹੀਨੇ ਹੋਣਾ ਸੀ। ਮੈਨੂੰ ਇੰਝ ਲੱਗਾ ਜਿਵੇਂ, ਜਿਸ ਭੈਣ ਦੇ ਵਿਆਹ ਦਾ ਸੁਪਨਾ ਮੈਂ ਬਹੁਤ ਸਾਲਾਂ ਤੋਂ ਦੇਖ ਰਿਹਾ ਸੀ। ਅੱਜ ਉਸ ਭੈਣ ਦਾ ਘਰ ਵਸਣ ਤੋਂ ਪਹਿਲਾਂ

ਅਸਲ ਵਿੱਚ ਮੈਂ ਅਜਿਹਾ ਚੋਰ ਨਹੀਂ ਹਾਂ। ਜਿਵੇਂ ਤੁਸੀਂ ਸੋਚਿਆ ਹੋਵੇਗਾ। ਆਪਣੇ ਐਸ਼ੋ-ਆਰਾਮ ਜਾਂ ਮਿਹਨਤ ਤੋਂ ਬਚਣ ਲਈ ਮੈਂ ਅਜਿਹਾ ਸ਼ਰਮਨਾਕ ਤੇ ਗੈਰ-ਕਾਨੂੰਨੀ ਕੰਮ ਨਹੀਂ ਕੀਤਾ ਹੈ। ਹਾਂ ਦੀਦੀ, ਮੈਂ B. A pass ਹਾਂ। ਅਤੇ ਫਿਲਹਾਲ ਬੇਰੋਜ਼ਗਾਰ ਹਾਂ। ਮੇਰੇ ਬਚਪਨ ਵਿੱਚ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਮੇਰੀ ਮਾਂ ਨੇ ਸਿਲਾਈ-ਕਢਾਈ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ, ਸਾਨੂੰ ਦੋਹਾਂ ਭੈਣ-ਭਰਾਵਾਂ ਨੂੰ ਪਾਲਿਆ ਹੈ। ਮਾਂ ਦੇ ਬਲਿਦਾਨ ਤੇ ਜਨੂੰਨ ਕਰਕੇ ਹੀ ਅਸੀਂ ਦੋਵੇਂ ਭੈਣ-ਭਰਾ B. A ਤੱਕ ਪੜ੍ਹਾਈ ਕਰ ਸਕੇ। ਫਿਲਹਾਲ ਕਿਸੇ ਛੋਟੀ ਮੋਟੀ ਨੌਕਰੀ ਦੀ ਤਲਾਸ਼ ਵਿੱਚ ਹਾਂ ਪਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਕੋਈ ਨੌਕਰੀ ਨਹੀਂ ਮਿਲੀ। ਵੱਡੀ ਭੈਣ ਦੀ ਉਮਰ ਵਿਆਹ ਦੇ ਲਾਇਕ ਹੋ ਗਈ ਹੈ। ਉਸਦੀਆਂ ਅੱਖਾਂ ਵਿੱਚ ਵਿਆਹ ਨੂੰ ਲੈ ਕੇ ਸੁਪਨੇ ਮੈਨੂੰ ਸਾਫ਼ ਨਜ਼ਰ ਆਉਂਦੇ ਹਨ। ਪਰ ਘਰ ਦੀ ਆਰਥਿਕ ਤੰਗੀ ਦੇ ਚਲਦਿਆਂ ਉਹ ਚੁੱਪ ਹੈ। ਮੈਂ ਤੇ ਮੇਰੀ ਮਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਧਰੋਂ ਉਧਰੋਂ ਉਧਾਰ ਲੈ ਕੇ ਨੀਰੂ ਦਾ ਵਿਆਹ ਕਰ ਦੇਈਏ।

ਮਾਂ ਦਾ ਦੁੱਖ ਤੇ ਭੈਣ ਦੀ ਖਾਮੋਸ਼ੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਇਸੇ ਜੱਦੋ-ਜਹਿਦ ਤੇ ਮਜ਼ਬੂਰੀ ਦੇ ਚਲਦਿਆਂ ਮੈਂ ਚੋਰੀ ਜਿਹਾ ਘਿਨਾਉਣਾ ਅਪਰਾਧ ਕਰਨ ਲਈ ਮਜ਼ਬੂਰ ਹੋ ਗਿਆ। ਤਕਰੀਬਨ ਦਸ ਘਰਾਂ ਦੀ reccce ਕਰਨ ਤੋਂ ਬਾਅਦ ਤੁਹਾਡੇ ਸੁੰਨੇ ਘਰ ਵਿੱਚ ਚੋਰੀ ਕਰਨ ਦਾ ਮੌਕਾ ਮਿਲਿਆ ਤੇ ਤੁਹਾਡੇ ਘਰੋਂ lakhs ਦੀ ਚੋਰੀ ਕਰ ਲਈ। ਮੈਂ ਬਹੁਤ ਖੁਸ਼ ਸੀ ਕਿ ਹੁਣ ਬੜੀ ਧੂਮ-ਧਾਮ ਨਾਲ ਨੀਰੂ ਦਾ ਵਿਆਹ ਕਰਾਂਗਾ। ਉਸਦੇ ਸੁਪਨੇ ਪੂਰੇ ਹੋ ਜਾਣਗੇ। ਇਹ ਤਾਂ ਸਾਫ਼ ਸੀ ਕਿ ਚੋਰੀ ਦੀ ਗੱਲ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

ਤੁਹਾਡੀਆਂ ਅੱਖਾਂ ਵਿੱਚੋਂ ਵਗਦੇ ਹੰਝੂਆਂ ਨਾਲ ਮੇਰੀ ਭੈਣ ਦੇ ਜੀਵਨ ਵਿੱਚ ਕਦੇ ਖੁਸ਼ੀਆਂ ਦੀ ਬਾਰਿਸ਼ ਨਹੀਂ ਹੋ ਸਕਦੀ ਦੀਦੀ। ਮਨੁੱਖ ਨੂੰ ਕਦੇ ਵੀ ਇੰਨਾ ਜ਼ਾਲਮ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀਆਂ ਖੁਸ਼ੀਆਂ ਲਈ ਕਿਸੇ ਦੂਸਰੇ ਦਾ ਘਰ-ਸੰਸਾਰ ਉਜਾੜ ਦੇਵੇ। ਨੀਰੂ ਦੀ ਕਿਸਮਤ ਵਿੱਚ ਜੇਕਰ ਵਿਆਹ ਦੀਆਂ ਖੁਸ਼ੀਆਂ ਲਿਖੀਆਂ ਹੋਈਆਂ ਤਾਂ ਉਸਨੂੰ ਹਰ ਹਾਲਤ ਵਿੱਚ ਮਿਲਣਗੀਆਂ। ਮੈਂ ਰੋਜ਼੍ਹ ਸਵੇਰੇ ਜਲਦੀ ਉੱਠ ਜਾਂਦੀ ਸੀ ਤੇ ਆਪਣੇ ਰੋਜ਼ਾਨਾ ਦੇ ਕੰਮਕਾਜ ਕਰਨੇ ਸ਼ੁਰੂ ਕਰ ਦਿੰਦੀ ਸੀ। ਪਰ ਅੱਜ ਮੇਰਾ ਮੰਜੇ ਤੋਂ ਉੱਠਣ ਨੂੰ ਮਨ ਨਹੀਂ ਸੀ ਕਰ ਰਿਹਾ। ਨੀਂਦ ਤਾਂ ਮੇਰੀ ਰੋਜ਼ਾਨਾ ਦੀ ਤਰ੍ਹਾਂ ਜਲਦੀ ਖੁੱਲ੍ਹ ਗਈ ਸੀ। ਬੱਸ ਮੰਜੇ ਤੋਂ ਉੱਠਣ ਦੀ ਹਿੰਮਤ ਨਹੀਂ ਸੀ ਹੋ ਰਹੀ। ਥੋੜ੍ਹੀ ਦੇਰ ਪਏ-ਪਏ ਮੈਂ ਛੱਤ ਵੱਲ ਵੇਖਦੀ ਰਹੀ। ਜਦੋਂ ਥੋੜ੍ਹੀ ਬੇਚੈਨੀ ਲੱਗੀ ਤਾਂ ਮੈਂ ਉੱਠ ਗਈ। gas ਤੇ ਚਾਹ ਦਾ ਪਾਣੀ ਰੱਖਣ ਤੋਂ ਬਾਅਦ ਬਹੁਤ ਭਾਰੇ ਕਦਮਾਂ ਨਾਲ ਅਖਬਾਰ ਲੈਣ ਲਈ, ਮੈਂ ਦਰਵਾਜ਼ੇ ਵੱਲ ਨੂੰ ਗਈ। ਫਰਸ਼ ਤੇ ਪਿਆ ਅਖਬਾਰ ਚੁੱਕਦੇ ਹੀ ਮੈਂ ਚੌਂਕ ਗਈ ਕਿਉਂਕਿ ਥੱਲੇ ਹੀ ਇੱਕ ਸਫੈਦ ਰੰਗ ਦਾ ਬੰਦ ਲਿਫ਼ਾਫ਼ਾ ਪਿਆ ਸੀ।

ਕਿ ਚਿੱਠੀ ਪੜ੍ਹਾਂ ਜਾਂ ਸੁੱਟ ਦੇਵਾਂ। ਪਤਾ ਨਹੀਂ ਕਿਸ ਨੇ ਲਿਖੀ ਹੈ ਤੇ ਇਸ ਤਰ੍ਹਾਂ ਚਿੱਠੀ ਭੇਜਣ ਦਾ ਕੀ ਕਾਰਨ ਹੋ ਸਕਦਾ ਹੈ। ਪਰ ਜੇਕਰ ਬਿਨਾਂ ਪੜ੍ਹੇ ਸੁੱਟ ਦਿੱਤੀ ਤਾਂ ਹਜ਼ਾਰਾਂ ਸਵਾਲ ਮਨ ਵਿੱਚ ਚਲਦੇ ਰਹਿਣਗੇ। ਇੱਕ ਝਟਕੇ ਵਿੱਚ ਹੀ ਮੈਂ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਪਿਆਰੀ ਦੀਦੀ, ਮੈਂ ਉਹ ਅਭਾਗਾ ਚੋਰ ਹਾਂ ਜਿਸਨੇ ਤਿੰਨ ਦਿਨ ਪਹਿਲਾਂ ਤੁਹਾਡੇ ਘਰ ਵਿੱਚ ਪਾੜ ਲਗਾ ਕੇ lakhs ਰੁਪਏ ਦੀ ਨਗਦੀ ਤੇ ਸੋਨਾ, ਚਾਂਦੀ ਤੇ ਗਹਿਣਿਆਂ ਦੀ ਚੋਰੀ ਕੀਤੀ ਸੀ। ਪਹਿਲੀ line ਪੜ੍ਹਦੇ ਹੀ ਮੈਨੂੰ ਗੁੱਸਾ ਚੜ੍ਹ ਗਿਆ ਸੀ। ਮੇਰਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ। ਪਿਛਲੇ ਤਿੰਨ ਦਿਨ ਪਹਿਲਾਂ ਜੋ ਵੀ ਹੋਇਆ ਉਹ ਸਾਰਾ ਮੇਰੀਆਂ ਅੱਖਾਂ ਸਾਹਮਣੇ ਇੱਕ film ਦੀ ਤਰ੍ਹਾਂ ਚੱਲ ਰਿਹਾ ਸੀ। ਚਿੱਠੀ ਵਿੱਚ ਅੱਗੇ ਲਿਖਿਆ ਸੀ, ਮੈਂ ਜਾਣਦਾ ਹਾਂ ਕਿ ਮੇਰਾ ਆਪਣੇ ਜ਼ੁਰਮ ਨੂੰ ਮੰਨਣਾ, ਤੁਹਾਡੇ ਗੁੱਸੇ ਨੂੰ ਵਧਾ ਦੇਵੇਗਾ ਤੇ ਤੁਹਾਨੂੰ ਹੈਰਾਨੀ ਵੀ ਹੋਵੇਗੀ ਕਿ ਇੱਕ ਚੋਰ ਤੁਹਾਨੂੰ ਚਿੱਠੀ ਲਿਖਣ ਦੀ ਹਿੰਮਤ ਕਰ ਰਿਹਾ ਹੈ। ਤੁਹਾਡਾ ਗੁੱਸਾ ਹੋਣਾ ਜਾਇਜ਼ ਹੈ। ਕਿਉਂ ਕਿ ਮੈਂ ਤੁਹਾਡੇ ਜੀਵਨ ਭਰ ਦੀ ਕਮਾਈ ਲੁੱਟ ਕੇ ਤੁਹਾਡੇ ਤੇ ਤੁਹਾਡੇ ਪਰਿਵਾਰ ਦਾ ਦਿਲ ਦੁਖਾਇਆ ਸੀ। ਕੱਲ੍ਹ ਯਾਨੀ ਚੋਰੀ ਦੀ ਘਟਨਾ ਤੋਂ ਇੱਕ ਦਿਨ ਬਾਅਦ ਤੁਹਾਡੇ ਘਰ ਹੋਈ ਚੋਰੀ ਦੀ ਘਟਨਾ ਦੀ ਖਬਰ ਅਖਬਾਰ ਵਿੱਚ ਪੜ੍ਹੀ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਅਤੇ ਅਫ਼ਸੋਸ ਵੀ ਬਹੁਤ ਹੋਇਆ। ਮੇਰੀ ਇਸ ਕਰਤੂਤ ਨਾਲ ਤੁਹਾਡਾ ਵਿਆਹ ਵੀ ਟੁੱਟ ਗਿਆ ਜੋ ਅਗਲੇ ਮਹੀਨੇ ਹੋਣਾ ਸੀ। ਮੈਨੂੰ ਇੰਝ ਲੱਗਾ ਜਿਵੇਂ ਜਿਸ ਭੈਣ ਦੇ ਵਿਆਹ ਦਾ ਸੁਪਨਾ ਮੈਂ ਬਹੁਤ ਸਾਲਾਂ ਤੋਂ ਦੇਖ ਰਿਹਾ ਸੀ। ਅੱਜ ਉਸ ਭੈਣ ਦਾ ਘਰ ਵਸਣ ਤੋਂ ਪਹਿਲਾਂ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 ਅਸਲ ਵਿੱਚ ਮੈਂ ਅਜਿਹਾ ਚੋਰ ਨਹੀਂ ਹਾਂ। ਜਿਵੇਂ ਤੁਸੀਂ ਸੋਚਿਆ ਹੋਵੇਗਾ। ਆਪਣੇ ਐਸ਼ੋ-ਆਰਾਮ ਜਾਂ। ਇੱਕ ਦਿਨ ਬਾਅਦ ਤੁਹਾਡੇ ਘਰ ਹੋਈ ਚੋਰੀ ਦੀ ਘਟਨਾ ਦੀ ਖਬਰ ਅਖਬਾਰ ਵਿੱਚ ਪੜ੍ਹੀ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਅਤੇ ਅਫ਼ਸੋਸ ਵੀ ਬਹੁਤ ਹੋਇਆ। ਮੇਰੀ ਇਸ ਕਰਤੂਤ ਨਾਲ ਤੁਹਾਡਾ ਵਿਆਹ ਵੀ ਟੁੱਟ ਗਿਆ ਜੋ ਅਗਲੇ ਮਹੀਨੇ ਹੋਣਾ ਸੀ। ਮੈਨੂੰ ਇੰਝ ਲੱਗਿਆ ਜਿਵੇਂ ਜਿਸ ਭੈਣ ਦੇ ਵਿਆਹ ਦਾ ਸੁਪਨਾ ਮੈਂ ਬਹੁਤ ਸਾਲਾਂ ਤੋਂ ਦੇਖ ਰਿਹਾ ਸੀ। ਅੱਜ ਉਸ ਭੈਣ ਦਾ ਘਰ ਵਸਣ ਤੋਂ ਪਹਿਲਾਂ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 ਅਸਲ ਵਿੱਚ ਮੈਂ ਅਜਿਹਾ ਚੋਰ ਨਹੀਂ ਹਾਂ। ਜਿਵੇਂ ਤੁਸੀਂ ਸੋਚਿਆ ਹੋਵੇਗਾ। ਆਪਣੇ ਐਸ਼ੋ-ਆਰਾਮ ਜਾਂ ਮਿਹਨਤ ਤੋਂ ਬਚਣ ਲਈ ਮੈਂ ਅਜਿਹਾ ਸ਼ਰਮਨਾਕ ਤੇ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਹੈ। ਹਾਂ ਦੀਦੀ ਮੈਂ B. A pass ਹਾਂ। ਅਤੇ ਫਿਲਹਾਲ ਬੇਰੋਜ਼ਗਾਰ ਹਾਂ। ਮੇਰੇ ਬਚਪਨ ਵਿੱਚ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਮੇਰੀ ਮਾਂ ਨੇ ਸਿਲਾਈ-ਕਢਾਈ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ, ਸਾਨੂੰ ਦੋਹਾਂ ਭੈਣ-ਭਰਾਵਾਂ ਨੂੰ ਪਾਲਿਆ ਹੈ। ਮਾਂ ਦੇ ਬਲਿਦਾਨ ਤੇ ਜਨੂੰਨ ਕਰਕੇ ਹੀ ਅਸੀਂ ਦੋਵੇਂ ਭੈਣ-ਭਰਾ B. A ਤੱਕ ਪੜ੍ਹਾਈ ਕਰ ਸਕੇ। ਫਿਲਹਾਲ ਕਿਸੇ ਛੋਟੀ ਮੋਟੀ ਨੌਕਰੀ ਦੀ ਤਲਾਸ਼ ਵਿੱਚ ਹਾਂ ਪਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਕੋਈ ਨੌਕਰੀ ਨਹੀਂ ਮਿਲੀ। ਵੱਡੀ ਭੈਣ ਦੀ ਉਮਰ ਵਿਆਹ ਦੇ ਲਾਇਕ ਹੋ ਗਈ ਹੈ। ਉਸਦੀਆਂ ਅੱਖਾਂ ਵਿੱਚ ਵਿਆਹ ਨੂੰ ਲੈ ਕੇ ਸੁਪਨੇ ਮੈਨੂੰ ਸਾਫ਼ ਨਜ਼ਰ ਆਉਂਦੇ ਹਨ। ਪਰ ਘਰ ਦੀ ਆਰਥਿਕ ਤੰਗੀ ਦੇ ਚਲਦਿਆਂ ਉਹ ਚੁੱਪ ਹੈ। ਮੈਂ ਤੇ ਮੇਰੀ ਮਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਧਰੋਂ ਉਧਰੋਂ ਉਧਾਰ ਲੈ ਕੇ ਨੀਰੂ ਦਾ ਵਿਆਹ ਕਰ ਦੇਈਏ।

ਮਾਂ ਦਾ ਦੁੱਖ ਤੇ ਭੈਣ ਦੀ ਖਾਮੋਸ਼ੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਇਸੇ ਜੱਦੋ-ਜਹਿਦ ਤੇ ਮਜ਼ਬੂਰੀ ਦੇ ਚਲਦਿਆਂ ਮੈਂ ਚੋਰੀ ਜਿਹਾ ਘਿਨਾਉਣਾ ਅਪਰਾਧ ਕਰਨ ਲਈ ਮਜ਼ਬੂਰ ਹੋ ਗਿਆ। ਤਕਰੀਬਨ ਦਸ ਘਰਾਂ ਦੀ recce ਕਰਨ ਤੋਂ ਬਾਅਦ ਤੁਹਾਡੇ ਸੁੰਨੇ ਘਰ ਵਿੱਚ ਚੋਰੀ ਕਰਨ ਦਾ ਮੌਕਾ ਮਿਲਿਆ ਤੇ ਤੁਹਾਡੇ ਘਰੋਂ lakhs ਦੀ ਚੋਰੀ ਕਰ ਲਈ। ਮੈਂ ਬਹੁਤ ਖੁਸ਼ ਸੀ ਕਿ ਹੁਣ ਬੜੀ ਧੂਮ-ਧਾਮ ਨਾਲ ਨੀਰੂ ਦਾ ਵਿਆਹ ਕਰਾਂਗਾ। ਉਸਦੇ ਸੁਪਨੇ ਪੂਰੇ ਹੋ ਜਾਣਗੇ। ਇਹ ਤਾਂ ਸਾਫ਼ ਸੀ ਕਿ ਚੋਰੀ ਦੀ ਗੱਲ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

ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਜਾਨੀ। ਅਹ ਕਈ ਲੋਕ ਮੈਨੂੰ ਜਾਨੂ ਜਾਨੂ ਵੀ ਕਹਿੰਦੇ ਨੇ। ਉਹ ਗੱਲ ਵੱਖਰੀ ਐ। ਆਪਾ ਉਹਦੇ 'ਤੇ ਨਾ ਜਾਂਦੇ ਹੋਏ, ਆਪਾਂ ਆਪਣੀ ਕਹਾਣੀ ਤੇ ਆਉਣੇ ਆਂ। ਗਲਤ ਪਾਸੇਂ ਨੂੰ ਜਾ ਰਹੇ ਤੁਸੀਂ ਜਿਧਰ ਨੂੰ ਸੋਚ ਰਹੇ ਓਂ ਤੇ ਕਹਾਣੀ ਜਿਵੇਂ ਐ ਕੋਟਲੇ ਵਾਲਾ ਹੈਦਰ ਸ਼ੇਖ। ਨਿਬੰਧਕਾਰ ਲਿਖਦਾ ਹੈ ਕਿ ਵੀ ਉਸ ਦੇ ਪਿੰਡ ਦੇ ਚੜ੍ਹਦੇ ਪਾਸੇ ਸੰਘਣੇ ਬਰੋਟੇ ਵਾਲਾ ਇੱਕ ਤਕੀਆ ਹੈ ਜਿਸ ਵਿੱਚ ਇੱਕ ਛੋਟੀ ਜਿਹੀ ਦਰਗਾਹ ਹੈ। ਇੱਥੇ ਜੁੰਮੇ ਰਾਤ ਨੂੰ ਮੁਸਲਮਾਨ ਨ ਅਹ ਨਮਾਜ਼ਾਂ ਪੜ੍ਹਦੇ ਤੇ ਬਾਗ ਅਹ ਦਿੰਦੇ ਹਨ। ਹਰ ਚੜ੍ਹਦੇ ਵਾਰ ਨੂੰ ਪਿੰਡ ਦਾ ਇਸ ਕੋਟਲੇ ਵਾਲੇ ਹੈਦਰ ਸ਼ੇਖ ਪੀਰ ਦਾ ਸਵਾ ਮਣ ਆਟੇ ਦੇ, ਸਵਾ ਮਣ ਗੁੜ ਦਾ ਰੋਟ ਪਕਾਉਂਦਾ ਹੈ। ਇਹ ਰੋਟ ਚਾਰ ਉਂਗਲਾਂ ਮੋਟਾ ਤੇ ਗੁੱਡ ਅਹ ਗੱਡੇ ਦੇ ਪਹੀਏ ਜਿੱਡਾ ਹੁੰਦਾ ਹੈ। ਇਹ ਪਾਥੀਆਂ ਦੇ ਦੋ ਗੁਹਾਰੇ 'ਤੇ ਤਿਆਰ ਕੀਤਾ ਹੁੰਦਾ ਹੈ ਅਹ ਹੈ। ਫਿਰ ਇਸ ਨੂੰ ਤੇ ਜੈ ਪੀਰ ਸ਼ੇਖ ਹੈਦਰ ਦੇ ਨਾ ਆਹ ਨਾਅਰਿਆਂ ਨਾਲ ਚੜ੍ਹਾਉਣ ਮਗਰੋਂ ਇਸ ਦੇ ਟੁਕੜੇ ਟੁਕੜੇ ਕਰਕੇ ਬੁਰਕੀ-ਬੁਰਕੀ ਹਰ ਘਰ ਵਿੱਚ ਭੇਜੀ ਜਾਂਦੀ ਹੈ। ਤੇ ਉਹਨੂੰ ਲੋਕ ਖਾਂਦੇ ਹਨ ਮੂੰਹ ਨਾਲ। ਹੋਰ ਪਾਸੇ ਨੀਂ ਖਾਂਦੇ। ਆਮ ਤੌਰ 'ਤੇ ਇਹ ਹੈੈਦਰ ਸ਼ੇਖ ਜੀ ਲੋਕਾਂ ਨੂੰ ਪੁੱਤ ਹੀ ਦਿੰਦੇ ਹਨ। ਜਿਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਹੈ, ਉਹ ਸਾਰਾ ਟੱਬਰ ਹੈਦਰ ਸ਼ੇਖ ਦੀ ਚੌਕੀ ਭਰਨ ਜਾਂਦਾ ਹੈ। ਤੇ ਰਾਹ ਵਿੱਚ ਰਾਤ ਪੈਣ 'ਤੇ ਦਿੰਦਾ ਹੈ। ਇੱਥੇ ਹਰ ਇਕਾਦਸ਼ੀ ਖਾਸਕਰ ਨਿਮਾਣੀ ਇਕਾਦਸ਼ੀ ਨੂੰ ਭਾਰੀ ਮੇਲਾ ਲੱਗਦਾ ਹੈ। ਇਸ ਸਮੇਂ ਲੋਕ ਬਲੀ ਦੇਣ ਲਈ ਕਾਲੇ ਬੱਕਰੇ ਨੂੰ ਧੂਹੀ ਫਿਰਦੇ ਹਨ। ਹੋਰ ਦੇਵੀ ਦੇਵਤੇ, ਨਿੰਬਧਕਾਰ ਲਿਖਦਾ ਹੈ ਕਿ ਜਿਵੇਂ ਅਮ ਮੇਰੇ ਪਿੰਡ ਦੇ ਲੋਕ ਸਾਰਿਆਂ ਜੀਆਂ ਦੀ ਗਤੀ ਪਅਹ ਲਈ ਪਹੀਆ ਨਹਾਉਣ ਜਾਂਦੇ ਹਨ ਇਸ ਤੋਂ ਬਿਨਾਂ ਉਹ ਨੈਣਾ ਦੇਵੀ ਤੇ ਚੰਡੀ ਮੰਦਿਰ ਦੇ ਮੰਦਿਰ ਉੱਪਰ ਵੀ ਜਾਂਦੇ ਹਨ। ਪਹਿਲਾਂ ਉਸ ਦੇ ਪਿੰਡ ਦੇ ਲੋਕ ਮੁਲਤਾਨ ਦੇ ਨੇੜੇ ਧੌਂਕੜਵਾਲੇ ਪੀਰ ਦਾ ਕਰਨ ਜਾਂਦੇ ਹਨ। ਅੱਜ ਕੱਲ੍ਹ ਉਹਨਾਂ ਨੇ ਜਗਰਾਉਂ ਵਿੱਚ ਇੱਕ ਹੋਰ ਪੀਰ ਲੱਭ ਲਿਆ ਹੈ। ਪਿੰਡ ਦੇ ਅਹ ਵਾਲੇ ਪੀਰ ਦੀ ਸਮਾਧ ਉੱਪਰ ਲੋਕ ਵੀਹ-ਵੀਹ ਕੋਹ

ਹਰ ਦਿਨ ਦਿਹਾਰ ਨੂੰ ਇਸ ਸਮਾਧ ਦੀ ਮੰਨਤ ਹੁੰਦੀ ਹੈ ਤੇ ਇੱਥੇ ਚੜ੍ਹਾਵੇ ਚੜਾਏ ਜਾਂਦੇ ਹਨ। ਗਿੱਲਾਂ ਦੇ ਘਰਾਂ ਵਿੱਚ ਨਵੀਆਂ ਵਿਆਹੀਆਂ ਜੋੜੀਆਂ ਇੱਥੇ ਛਟੀਆਂ ਖੇਡਣ ਲਈ ਲਿਆਂਦਾ ਜਾਂਦਾ ਹੈ। ਇਸ ਸਮੇਂ ਇਹ ਥਾਂ ਖਾਸ ਰੌਨਕ ਮੇਲੇ ਦਾ ਕੇਂਦਰ ਬਣ ਜਾਂਦੀ ਹੈ। ਇਸ ਸਮਾਧ ਉੱਪਰ ਕਈ ਸੁੱਖਨਾਂ ਸੁੱਖੀਆਂ ਜਾਂਦੀਆਂ ਹਨ। ਕਹਿੰਦੇ ਹਨ ਕਿ ਬੁੱਢੀ ਦੇ ਪੁੱਤਰ ਦਾ ਵਿਆਹ ਨਹੀਂ ਸੀ ਹੁੰਦਾ। ਉਹ ਹਰ ਰੋਜ਼੍ਹ ਮੂੰਹ ਹਨ੍ਹੇੇਰੇ ਸਿੱਧੇ ਬਾਬੇ ਦੀ ਸਮਾਧ 'ਤੇ ਮੰਗ ਮੰਗਦੀ। ਹੇ ਸਿੱਧ ਬਾਬਾ ਜੇ ਮੇਰਾ ਪੁੱਤ ਕਿਤੇ ਫਸ ਜਾਵੇ ਤਾਂ ਮੇ ਅਹ ਤੇਰੇ ਢਾਈ ਰੁਪਏ ਦਾ ਕੜਾਅ ਚੜ੍ਹਾਵਾਂਗੀ। ਇੱਕ ਦਿਨ ਕਿਸੇ ਕੇਸ ਦੇ ਮਾਮਲੇ ਵਿੱਚ ਪੁਲਿਸ ਉਸ ਦੇ

ਨੱਕ ਘਸਾ ਘਸਾ ਕੇ ਕਿੰਨਾ ਚਿਰ ਕੂਕਦੀ ਰਹੀ, ਹੇ ਉਲਟੀਆਂ ਸਮਝਣ ਵਾਲਿਆ, ਸਿੱਧ ਬਾਬਾ ਮੈਂ ਆਪਣੇ ਪੁੱਤ ਨੂੰ ਜੇਲ੍ਹ ਫਸਾਉਣ ਦੀ ਮੰਗ ਕਾਹਨੂੰ ਮੰਗੀ ਸੀ। ਮੈਂ ਤਾਂ ਪੁੱਤ ਲਈ ਬਹੂ ਮੰਗਦੀ ਸੀ। ਕਹਿੰਦੇ ਹਨ ਬੜੇ ਸਾਲਾਂ ਮਗਰੋਂ ਸਿੱਧ ਬਾਬਾ ਨੇ ਬੁੱਢੀ ਦੀ ਮੰਗ ਪੂਰੀ ਕੀਤੀ। ਪਾਂਧੇ ਦਾ ਆਸਰਾ। ਜੇਕਰ ਪਿੰਡ ਵਿੱਚ ਕਿਸੇ ਦਾ ਮਾੜਾ ਮੋਟਾ ਨੁਕਸਾਨ ਹੋ ਜਾਵੇ। ਪਸ਼ੂ ਦੁੱਧ ਤੋਂ ਜਾਵੇ ਜਾਂ ਕੋਈ ਵੀ ਰੱਖ ਕੇ ਭੁੱਲ ਜਾਵੇ ਤਾਂ ਪਾਂਧੇ ਪਾਸੋਂ ਪੱਤਰੀ ਖੁਲ੍ਹਾ ਕੇ ਪੁੱਛਿਆ ਜਾਂਦਾ ਹੈ। ਇਹ ਦ੍ਰਿਸ਼ ਵੀ ਬੜਾ ਰੌਚਕ ਹੁੰਦਾ ਹੈ। ਬੁੱਢੀਆਂ ਪਾਂਧੀਆਂ ਦੇ ਦਾਨ ਪੁੰਨ ਕਰਨ ਦੇ ਦੱਸੇ ਉਪਾਵਾਂ ਵਿੱਚ ਬੜਾ ਯਕੀਨ ਕਰਦੀਆਂ ਹਨ ਤੇ ਪਾਂਧੇ ਹੋਰੀਂ ਚੰਗਾ ਚੋਖਾ ਦਾਨ-ਪੁੰਨ ਲੈ ਕੇ ਤਿੱਤਰ ਹੁੰਦੇ ਹਨ। ਇੱਕ ਵਾਰ ਇੱਕ ਪੰਡਿਤ ਨੇ ਇੱਕ ਗਰਭਵਤੀ ਇਸਤਰੀ ਨੂੰ ਕਿਹਾ ਕਿ ਉਸ ਦੇ ਘਰ ਭਾਗਾਂ ਵਾਲਾ ਜੀਅ ਆਉਣ ਵਾਲਾ ਹੈ। ਪਰ ਉਹ ਕੱਤਕ ਦੇ ਜੰਮੇ ਬਾਲ ਦਾ ਕੋਈ ਉਪਾਅ ਕਰਾਵੇ। ਨਹੀਂ ਤਾਂ ਉਹ ਕਿਸੇ ਨਾ ਕਿਸੇ ਦੀ ਜਾਨ ਲੈ ਲਵੇਗਾ। ਸੱਤ ਅੱਠ ਦਿਨ ਉਸ ਜਨਾਨੀ ਨੇ ਪੰਡਿਤ ਦੀ ਬਹੁਤ ਸੇਵਾ ਕੀਤੀ ਤੇ ਜਾਂਦੇ ਨੂੰ ਸਾਰੇ ਟੱਬਰ ਜੋਗੇ ਕੱਪੜੇ ਕੇ ਇੱਕ ਖੋਤੇ ਦਾ ਦਾਣੇ ਦਾ ਦਿੱਤਾ। ਜਦੋਂ ਉਹ ਗਏ, ਪੰਡਿਤ ਜੀ ਨੇ ਗੁਆਂਢਣ ਨੂੰ ਕਿਹਾ ਕਿ ਇਸ ਦੇ ਘਰ ਕੁੜੀ ਜੰਮਣੀ ਹੈ। ਪੰਡਿਤ ਦੀ ਦਾਲ ਅਹ ਪੰਡਿਤ ਦੀ ਚਾਲ ਇਹ ਸੀ ਕਿ ਕੁੜੀ ਜੰਮੀ ਤਾਂ ਗੁਆਂਢਣ ਲੱਗ ਆਖਣ ਲੱਗ ਜਾਵੇਗੀ ਕਿ ਮੈਨੂੰ ਤਾਂ ਪੰਡਿਤ ਜੀ ਉਸੇ ਦਿਨ ਹੀ ਦੱਸ ਗਏ ਸਨ ਪਰ ਜੇ ਮੁੰਡਾ ਹੋਇਆ ਤਾਂ ਪੌਂ ਬਾਰਾਂ ਹਨ ਨਹੀਂ

ਇਹ ਜਦੋਂ ਕਿਸੇ ਜਾਗੋ 'ਤੇ ਜਾਂਦੀਆਂ ਹਨ ਪਿੰਡ ਦੀ ਉੱਥੇ ਆਪਣੇ ਲਿਫ਼ਾਫ਼ੇ ਲੈ ਕੇ ਜਾਂਦੀਆਂ ਹਨ, ਲਿਫ਼ਾਫ਼ੇ ਦੇ ਵਿੱਚ ਕੜਾਹ, ਪੂੜੇ, ਖੀਰ ਸਬਜ਼ੀ ਭਰ ਕੇ ਲੈ ਕੇ ਆਉਂਦੀਆਂ ਹਨ ਚੋਰੀਓਂ। ਇਹਨਾਂ ਨੂੰ ਸ਼ਰਮ ਨੀ ਆਉਂਦੀ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੇਰੇ ਖ਼ਿਆਲ ਤੋਂ । ਭਾਈ ਜਿਹੜਾ ਤੁਹਾਨੂੰ ਲੰਗਰ ਦਿੱਤਾ ਗਿਆ ਏ, ਉਹ ਤੁਹਾਨੂੰ ਖਾਣ ਨੂੰ ਦਿੱਤਾ, ਨਾ ਕੀ ਝੋਲਿਆਂ ਵਿੱਚ ਭਰ ਕੇ ਲਿਜਾਉਣ ਨੂੰ।

ਜਿਹੜਾ ਜੀ ਉਹਦਾ ਕੰਮ ਐ, ਉਹਦਾ ਪੱਕਾ ਈ ਐ ਕੰਮ ਕਾਰ ਦਾ। ਤੇ ਦੂਜੇ ਜੀਅ ਜਾਂਦਾ ਰਾਤ ਨੂੰ ਗਿਆਰਾ ਵਜੇ ਤੇ ਆਉਂਦਾ ਸਵੇਰ, ਦਾ ਕੋਈ ਪਤਾ ਈ ਨੀ। ਸੋ ਜਿਹੜਾ ਦੂਜਾ ਜੀਅ ਐ, ਉਹ ਇੰਨਾ ਬੇਪਰਵਾਹ ਇਨਸਾਨ ਐ ਉਹਨੇ ਕਰਨਾ ਕੀ ਐ ਭਾਈ, ਜਦੋਂ ਜਾਣ ਲੱਗੇ ਆਰਾਮ ਨਾਲ ਘੁੰਮ ਫਿਰ ਕੇ ਆਉਣਾ ਤੇ ਆਪਣੇ ਢਾਈ ਕੁ ਰੁਪਏ ਦੇ headphone ਲਾ ਕੇ ਫੁਕਰੀ ਮਾਰਨੀ। ਉਹ ਫੁਕਰੀ ਮੈਨੂੰ ਈ ਮਾਰੇ ਜਾਂਦੇ ਆ, ਉਹਨਾਂ ਨੂੰ ਸ਼ਰਮ ਨੀ ਆਉਂਦੀ ਜਮ੍ਹਾਂ ਵੀ। ਤੇ ਮੈਨੂੰ ਕਹਿੰਦੇ ਵੀ ਮੇਰੇ ਆਲੀ ਦੀ ਤਾਂ base ਵਾਲੀ ਐ। ਤੇ ਜਿੱਥੇ ਤੱਕ ਹੋ ਸਕੇ ਇਹਨਾਂ ਨੂੰ ਫੁਕਰੀ ਘੱਟ ਮਾਰਨੀ ਚਾਹੀਦੀ ਐ। ਤੇ ਜਿਹੜਾ ਦੂਜਾ ਅਹ ਇੱਕ ਹੋਰ ਉਹਨਾਂ ਦੇ ਵਿੱਚ ਜੀਅ ਆ ਜਾਂਦਾ, ਉਹਨੂੰ ਦੇਖ ਕੇ ਕਿਸੇ ਦਾ ਵੀ ਹਾਸਾ ਨਿਕਲ ਜਾਵੇ, ਕਿਉਂਕਿ ਉਹਦੇ ਦੰਦ ਜਿਹੜੇ ਹੈਗੇ ਨੇ ਉਹ ਦੋ ਅਹ ਦੰਦ ਪਾਸਿਆਂ ਤੋਂ ਅੰਦਰ ਨੂੰ ਹੈਗੇ ਨੇ ਤੇ ਉਹਨੂੰ ਅਕਲ ਦਾ ਘਾਟਾ ਬਹੁਤ ਜ਼ਿਆਦਾ ਅਹ ਅਕਲ ਉਹਦੀ ਗਿੱਟਿਆਂ 'ਚ ਆ, ਉਹਨੂੰ ਕੰਮ ਕੁਝ ਬੋਲੀਏ, ਤੇ ਕਰਦਾ ਕੁਝ ਆ। ਕੰਮ ਕਰਨ ਲੱਗੇ ਉਹਨੇ ਕੀ ਕਰਨਾ ਵੀ ਅਹ ਕੰਮ ਕੋਈ ਸਿੱਧਾ ਬੋਲੀਏ ਤੇ ਉਹ ਕੰਮ ਪੁੱਠਾ ਹੀ ਕਰਦਾ ਹੈ। ਤੇ ਸਵੇਰੇ-ਸਵੇਰੇ ਆਪਣਾ ਇੱਕ ਝੋਲਾ ਚੁੱਕੀ ਪਿੰਡ ਵੱਲ ਨੂੰ ਤੁਰ ਪੈਂਦਾ ਐ। ਤੁਰਦੇ ਤੁਰਦੇ ਤੁਰਦੇ ਤੁਰਦੇ ਇੱਕ ਰਾਹ ਵਿੱਚ ਇੱਕ ਗਡਰੀਆ ਮਿਲਦਾ ਉਹਨੂੰ। ਉਹ ਗਡਰੀਆ ਉਹਨੂੰ ਕਹਿੰਦਾ ਵੀ ਮੇਰੀਆਂ ਭੇਡਾਂ ਲੈ ਲੈ ਤੇ ਉਹ ਕਹਿੰਦੀ ਨਹੀਂ ਮੈਂ ਭੇਡਾਂ ਨਹੀਂ ਲੈਣੀਆਂ। ਭੇਡਾਂ ਨਾ ਲੈਣ ਮਗਰੋਂ ਫਿਰ ਉਹ ਥੋੜ੍ਹੇ ਜੇ ਹੋਰ ਤੁਰਦੇ ਤੁਰਦੇ ਤੁਰਦੇ ਤੁਰਦੇ ਤੁਰਦੇ, ਰਾਹ ਦੇ ਵਿੱਚ ਇੱਕ ਹੋਰ ਗਡਰੀਆ ਉਹਨੂੰ ਟੱਕਰਦਾ। ਉਹ ਕਹਿੰਦਾ ਵੀ ਉਹਨੂੰ ਮੇਰੀਆਂ ਭੇਡਾਂ ਲੈ ਲੈ। ਉਹ ਕਹਿੰਦਾ ਨਈਂ ਮੈਂ ਭੇਡਾਂ ਕੀ ਕਰਨੀਆਂ ਤੇ ਏਸ ਵਾਰ ਉਹ ਭੇਡਾਂ ਲੈ ਲੈਂਦੀ ਐ। ਤੇ ਫਿਰ ਉਹ ਆਪਣੀ ਮੰਜ਼ਿਲ ਵੱਲ ਤੁਰਦੇ ਤੁਰਦੇ ਤੁਰਦੇ ਤੁਰਦੇ ਤੁਰਦੇ ਆਉਂਦੀ ਹੈ ਤੇ ਅਹ ਜਦੋਂ ਮੰਜ਼ਿਲ ਵੱਲ ਪਹੁੰਚ ਜਾਂਦੀ ਹੈ ਤੇ ਆਪਣੀਆਂ ਚਾਰ ਭੇਡਾਂ ਜਿਹੜੀਆਂ ਮੈਂਅ ਕਰਦੀਆਂ ਹਨ, ਉਹਨਾਂ ਨੂੰ ਨਾਲ ਲੈ ਕੇ, ਆਪਣੇ ਸਿਰ ਤੇ ਬਿਠਾ ਕੇ ਇੱਕ ਰੱਖਲੀ ਖੱਬੇ ਮੋਢੇ, ਇੱਕ ਰੱਖਲੀ ਸੱਜੇ ਮੋਢੇ 'ਤੇ ਇੱਕ ਰੱਖਲੀ ਸਿਰ ਦੇ ਉੱਤੇ ਤੇ ਜਿਹੜੀ ਇੱਕ ਰਹਿ ਗਈ ਉਹ ਤੁਸੀਂ ਆਪ ਸਮਝ ਲੋ ਕਿੱਥੇ ਹੋ ਸਕਦੀ ਐ ਤੇ ਜਿਹੜੀ ਇੱਕ ਰਹਿ ਜਾਂਦੀ ਐ, ਉਹਨੂੰ ਤੁਸੀਂ ਆਪ ਸਮਝ ਓ ਵੀ ਉਹ ਕਿੱਥੇ ਹੋ ਸਕਦੀ ਐ। ਤੇ ਉਹਦੇ ਤਿੰਨ-ਚਾਰ ਮੇਮਣੇ ਹਨ, ਮੇਮਣੇ ਵਾਅਲੇ ਛੋਟੇ-ਛੋਟੇ ਜੇ ਨੇ। ਮੇਮਣਿਆਂ ਦੀ ਮੈਂਅ ਕਰਨ ਦੀ ਆਦਤ ਜਾਂਦੀ ਨੀ ਐ। ਤੇ ਜਿਹੜੀ ਪਿੰਡ ਦੇ ਵਿੱਚ ਆਉਂਦੀ ਐ ਤੁਰਦੇ ਤੁਰਦੇ ਤੁਰਦੇ ਤੁਰਦੇ ਤੁਰਦੇ। ਉਹ ਫਿਰ ਬੱਸ ਤੁਰਦੇ ਤੁਰਦੇ ਤੁਰਦੇ ਤੁਰਦੇ ਹੀ ਆਉਂਦੀ ਐ। ਸਾਨੂੰ ਚਾਹੀਦਾ ਐ ਵੀ, ਹਰ ਇਨਸਾਨ ਸੱਚਾ ਹੋਵੇ। ਨਹੀਂ ਤਾਂ ਬੰਦਾ ਤੁਰਦੇ ਤੁਰਦੇ ਤੁਰਦੇ ਹੀ ਹੁੰਦਾ ਹੈ। ਉਹਦੇ ਦੰਦੜੀਆਂ ਵੀ ਐਨੀਆਂ ਕੁ ਜ਼ਿਆਦਾ ਨਿਕਲਦੀਆਂ ਹਨ ਜਿਵੇਂ ਕਿ ਇਹਨੂੰ ਬੰਦ ਕਰਾ ਦੇਈਏ ਤਾਂ ਜਹਾਨ ਖੁਸ਼ ਹੋ ਜਾਏਗਾ। ਤੇ ਹੁਣ ਲਈ ਸਤਿ ਸ੍ਰੀ ਅਕਾਲ, ਕੱਲ੍ਹ ਨੂੰ ਕਰਾਂਗੇ ਤੁਰਦੇ ਤੁਰਦੇ ਤੁਰਦੇ।